ਅੱਛਾ ਉਹਦਾ ਮਤਲਬ ਉੱਪਰ ਤੋਂ ਉਹ ਨੀਚੇ ਉਹ ਹੋ ਜਾਂਦਾ flair ਜੀ ਮਤਲਬ ਵੱਡੀ ਹੋ ਜਾਂਦੀ ਉਹਦੇ ਵਿੱਚ ਉਹ princess ਲਾਈਨਾ ਉਹ ਪੈ ਜਾਂਦੀਆਂ ਹੈਂ

ਹਾਂ ਗਭਲਾ ਹਿੱਸਾ ਤਾਂ princess ਲਾਈਨਾ ਦੇ accordingਕੱਟ ਲੈਂਦੇ ਹਾਂ ਕਈ ਕਿਹ ਦਿੰਦੇ ਆ ਸਾਨੂੰ ਘੇਰਾ ਹੋਰ ਜਿਆਦਾ ਚਾਹੀਦਾ ਹਨਾ

ਦਿੰਦੇ ਪਾ ਦਿੰਦੇ ਕਲੀਆਂ ਜੀਆਂ ਬੜੀਆਂ ਵਧੀਆ

ah ਮਤਲਬ ਆਪਾਂ ਮਾਰਜਨ ਦਿੰਨੇ ਹੈਗੇ ਹਾਂ ਮਤਲਬ cutting ਕਰਦੇ ਹਾਂ ਕਲੀਆਂ ਦੀ ਫੇਰ ਉਹ ਉਹ ਕਿਵੇਂ ਮਤਲਬ ah ਮਤਲਬ ਉੱਪਰ ਤੋਂ ਮਤਲਬ ਘੱਟ ਲੈਣੀ ਚਾਹੀਦੀ ਹੈ ਕਮਰ ਦੇ according ਲੈ ਹੁੰਦੀ ਆ ਉਹ ਉੱਪਰ ਤੋਂ ਹਾਂ ਫਿਟਿੰਗ ਦੇ according

ਉਹਦੇ according ਆਪਣੇ ਕੋਈ ਗਲੇ ਤੋਂ ਵੀ ਪਾ ਲੈਂਦਾ ਕੋਈ ਇਥੋਂ ਪਾ ਲੈਂਦਾ ਕਮਰ ਤੋਂ ਨੀਚੇ ਅੱਛਾ ਠੀਕ ਏ ਠੀਕ ਏ ਮੈਂ ਵੇਸੇ ਦੇਖੇ ਤਾਂ ਹੈ ਪਾਏ ਹੋਏ ਪਰ ਮੈਨੂੰ ਉਹਦਾ ਮਤਲਬ ਮੈਂ ਕਦੀ ਬਣਾਇਆ ਨਹੀ ਹੈਗਾ ਉਹ ਕਿ ਕਿਵੇਂ ਬਣਦਾ ਹਾਂ ਹਾਂ ਕੋਈ ਨਾ ਕਿਸੇ ਦਿਨ ਬਣਾਵਾਂ ਗੀ ਤੇਰੇ ਕੋਲ ਬੈਠ ਕੇ ਹਾਂ

ਕਰੀ ਸੀ ਉਹ ਥੋੜੀ ਨੀਚੇ ਤੋਂ open ਰੱਖੀ ਤੀ

show ਕਰਤੇ ਥੋੜੀ ਜੀ ਆ ਕੇ ਅੱਠ ਦਸ ਇੰਚ ਨੀਚੇ ਤੋਂ open ਰੱਖਤੀ ਉਹ ਤੋਂ ਬਾਅਦ

ਖੱਦਰ ਜੀ ਦੇ ਕੁੜਤੇ ਵੀ ਚੱਲੇ ਸੀ ਪਿੱਛਲੇ ਸਾਲ

ਖੱਦਰ ਉੱਪਰ ਵਧੀਆ ਬਣ ਗਿਆ ਹੋਣਾ ਖੱਦਰ ਤਾਂ ਮੋਟਾ ਹੁੰਦਾ ਕੱਪੜਾ ਥੋੜਾ ਖੱਦਰ ਦਾ

ਪੂਰੀ length ਦੇ according ਮਤਲਬ ਪੱਟੀ ਰੱਖੀ ਸੀਗੀ ਗੱਭੇ

ਦੀ ਤਰ੍ਹਾਂ ਲੱਗ ਜਾਂਦਾ ਲੱਗਿਆ ਹੋਇਆ ਹਨਾ ਪਰ ਉਹਦੇ ਵਿੱਚ princess ਲਾਈਨਾ ਵਧੀਆ ਲੱਗੀਆਂ ਹੋਣੀਆ

ਖੱਦਰ ਦਾ ਥੋੜਾ ਮੋਟਾ ਹੁੰਦਾ ਮਤਲਬ ਉਹ ਨਹੀ ਹੁੰਦਾ ਹੈਗਾ rave ਛ ਵੀ ਆਪਾਂ cutting ਕਰ ਲਈਏ ਤਾਂ

ਪਾਈਪਿੰਨ ਵਗੈਰਾ ਕੁੱਝ ਵੀ ਨਹੀਂ ਲਗਾਇਆ ਉਹ ਕਹਿੰਦੇ ਬਸ ਇੱਕ show ਕਰਦਿਓ princess ਲਾਈਨਾ

ਬੱਸ center ਵਿੱਚ ਪੱਟੀ ਬਣਾ ਕੇ ਪਿੱਛੇ ਕੋਲਰ ਲਾ ਕੇ ਬੱਸ ਮੈਨੂੰ

ਉਹ ਬੜਾ ਅੱਛਾ ਲੱਗਦਾ ਪਾਇਆ ਹੋਇਆ madam ਦੇ ਅੱਛਾ ਹਾਂ

hm ਵੇਸੇ ਅੱਜਕਲ ਤਾਂ gown ਵੀ

ਵੀ ਉਹ ਕਲੀਆਂ ਵਾਲੇ ਕਲੀਆਂ ਵੀ ਪੈ ਜਾਂਦੀਆਂ ਹਨਾ ਕਲੀਆਂ ਵਾਲੇ ਵੀ ਪਾਉਂਦੇ ਨੇ ਤਕਰੀਬਨ ਉਹਨਾਂ ਚ ਦੇਖਲੋ ਉਹਦੇ ਚ ਵੀ ਪਾਈਪਿੰਨ ah ਪਾਈ ਵੀ ਹੁੰਦੀ ਆ golden color ਦੀ ਜਿਵੇਂ ਗੋਟਾ ਜਾ ਲਗਾਇਆ ਵਾ ਹੁੰਦਾ golden color ਦਾ ਪਾਈਪਿੰਨ ਆਲਾ

ਉਹ ਵੀ ਵੈਸੇ ਵਧੀਆ ਲੱਗਦਾ ਵੈਸੇ ਹਨਾ ਪਾਇਆ ਹੋਇਆ ਹਾਂ ਹਾਂ ਇੱਕ ਵਾਰ ਮੈਂ ਸੂਟ ਗਲਤ ਕੱਟ ਤਾ ਏਵੀ

ਸੂਟ ਗਲਤ ਕੱਟਿਆ ਕਢਾਈ ਕਢਾਈ ਕੱਢਣ ਵਾਸਤੇ ਦੇਣਾ ਸੀਗਾ ਮੈਂ ਸੂਟ

front back ਪੱਲਾ ਵੀ front ਪੱਲਾ ਵੀ ਕੱਢ ਲਿਆ back ਪੱਲਾ ਕੱਢਆ ਨਹੀ ਸੂਟ ਪੂਰਾ ਕੱਟ ਲਿਆ ਸੂਟ fabric

ਉਹਦੀ ਮੈਂ ਜਿਹੜਾ ਆਪਾਂ ਜਦ ਆਪਾਂ ਆਪਣੀ ah shirt ਦੀ length ਉਤਾਰਦੇ ਹਾਂ ਉਹਤੋਂ side side ਤੋਂ ਲੰਬਾ ਲੰਬਾ ਕੱਪੜਾ ਬਚਦਾ ਕਈ ਸਲਵਾਰ ਵਿੱਚ ਪੱਲੇ ਪਾ ਲੈਂਦੇ ਆ

ਜਿਹੜਾ side side ਤੋਂ ਪੱਲਾ ਲੰਬੇ ਲੰਬੇ ਬਚੇ ਮੈਂ ਉਹਨਾ

ਉਹਦੀਆਂ ਤਿੰਨ ਮੈਂ ਤਿੰਨ piece ਬਣਾ ਕੇ ਆਪਸ ਵਿੱਚ ਹੀ ਜੋੜੇ

ਤਾਂ ਕਰਕੇ ਫੇਰ ਮੈਂ ਉਹਨਾਂ ਨੂੰ ਜੋੜਤਾ ਫੇਰ ਉਹਦੇ ਉੱਪਰ ਮਟਰ ਕੋਈ ਆਡਾ ਕੋਈ ਸਿੱਧਾ ਜਾਨਿਕੀ ਜੋੜ ਲਿਆ ਮੈਂ princess ਲਾਈਨਾ

ਫੇਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਥੋਡਾ ਸੂਟ ah ਚਲੋ ਉਹ ਵੀ ਭਲੇ ਨੂੰ customer ਕੋਲ ਹੀ ਖੜੇ ਸੀ

ਉਹ ਕਹਿੰਦੇ ਕੇ ਮੈਨੂੰ ਕਮੀਜ਼ ਦੀ length ਉਤਾਰ ਕੇ ਦੇਦੇ ਮੈਂ ਕਢਾਈ ਨੂੰ ਦੇਣਾ ਮੈਂ confuse ਮੈਨੂੰ ਲੱਗਿਆ ਵੀ ਮੈਂ ਦੋਨੋ ਪੱਲੇ ਉਤਾਰ ਤੇ

ਹਾਂਜੀ ਤਾਂ ਮੈਂ ਕਿਆ ਕਰਿਆ ਫੇਰ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਵੇਂ ਕਰਕੇ ਐਵੇਂ ਕਰੋ ਹੁਣ ਹੁਣ ਐਵੇਂ ਨੀ ਆਪਾਂ ਏਂ ਕਰਦੇ ਆ ਇਹਦੇ ਵਿੱਚ princess ਲਾਈਨਾ ਪਾ ਦਿੰਨੇ ਆ ਇਹਦੇ ਪਰ

ਪਾਈਪਿੰਨ ਲਿਆ ਦੋ ਮੈਂ ਪਾਈਪਿੰਨ ਪਾਦੂਂਗੀ ਗਲਤੀ ਤਾਂ

ਫੇਰ ਅਸੀਂ ਉਹਦੇ ਤੇ ਮਟਰ ਟਾਂਕਾ ਪਾਇਆ ਉਹ ਜਿਹੜੀ ah princess ਲਈਨਾ ਪਾਈਆਂ ਸੀ ਉਹਦੇ ਤੇ ਮਟਰ ਟਾਂਕਾ ਪਾਇਆ

ਸੂਟ ਏ ਸਭ ਤੋਂ ਜਿਆਦਾ best ਮੇਰਾ ਇਹ ਸੂਟ ਬਣਿਆ ਸੋਹਣਾ ਹੀ ਮੈਨੂੰ ਇਹ ਲੱਗਦਾ

ਗਲਤੀ ਵੀ ਮਤਲਬ ਜੇ ਆਪਣੇ ਤੋਂ ਗਲਤੀ ਹੋਗੀ ਆਪਣੀ ਗਲਤੀ ਵੀ ਲਕੋ ਹੋਗੀ ਹਨਾ ਤੇ ਵੈਸੇ ਹਨਾ

design ਦਾ design ਪੈ ਗਿਆ ਹਨਾ princess ਲਾਈਨਾ ਦਾ ਕਿੰਨੀ ਹਰ ਇੱਕ ਚੀਜ਼ ਦਾ ਮਤਲਬ ਕਿੰਨਾ ਉਹ ਹੈਗਾ ਵੀ ਆਪਾਂ ਜੇ ਸਿੱਖੇ ਵੇ ਹੁਣੇ ਆ ਤਾਂ ਆਪਾਂ ਕਿੰਨੇ ਵਧੀਆ ਤਰੀਕੇ ਨਾਲ ਉਹ ਚੀਜ਼ ਨੂੰ ਉਹ ਕਰ ਲਿੰਨੇ cover ਕਰ ਲਿੰਨੇ ਹੈਗੇ ਆ

ਮਤਲਬ ਕਿੰਨਾ ਵਧੀਆ ਲੱਗਿਆ ਹੋਣਾ ਉਹ ਬਣ ਕੇ ਮਤਲਬ ਉਹਦੇ ਉੱਪਰ ਕੁਝ ਅੱਲਗ ਜਾ ਹੀ design ਪੈ ਗਿਆ princess ਲਾਈਨਾ

ਵਧੀਆ ਤੁਸੀਂ ਸੁਣਾਓ ਇਹ

ਹਾਂਜੀ ਅੱਜ ਆਪਾਂ ਕਿਸ topic ਤੇ ਗੱਲ

ਹਾਂਜੀ ਉਹਦੇ ਵਿੱਚ ਮਤਲਬ ਕੇ ਇੱਕ serial ਹੁੰਦਾ ਉਹਦਾ ਨਾਮ ਏ ਇਮਲੀ serial ਦਾ

ਤੇ ਉਹ serial ਮਤਲਬ ਕੀ ਕਿੱਦਾਂ ਏ ਬਹੁਤ ਵਧੀਆ interesting ਆ

ਜਿਸ ਤਰ੍ਹਾਂ ਇਹ serial ਦੀ ਕੀ story ਕੀ ਐ serial ਤੇ ਮਤਲਬ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਦੋ ਭੈਣਾ ਦੋ ਭੈਣਾ ਦੀ story ਦੱਸੀ ਹੋਈ ਐ ਮੈਂ ਜਿਹੜੀ ਉਹਦੀ ਛੋਟੀ ਭੈਣ ਹੁੰਦੀ ਆ ਉਹਦਾ ਜਿਹੜੇ ਮੁੰਡੇ ਨਾਲ ਵਿਆਹ ਹੋਣਾ ਹੁੰਦਾ ਉਹਦੀ ਵੱਡੀ ਭੈਣ ਈ ਉਹਨੂੰ ਮਤਲਬ ਕਿ ਪਿਆਰ ਕਰਨ ਲੱਗ ਜਾਂਦੀ ਐ